ਅਤੇ ਮੇਰਿ ਕੰਪਨੀ ਆ ਬੜੀ ਵਾਦੀਆਂ ਹੈ ਉਡਦੇ ਵਿਚ ਕੈਨਟੀਨ ਆ ਬੋਹਤ ਸਾਰੇ ਬੱਚੀ ਕਾਮ ਕਰਦੇ ਆ ਨਾਵਯ ਨਾਵਯ ਕੋਸਤੁਮਰਾਂ ਨਾਲ ਗੱਲ ਕਰਨ ਨੂੰ ਮਿਲਦੀ ਹੈ ਜਿਸ ਵਿਚ ਕੇ ਕਸਟਮਰ ਦੱਖਣੀ ਅਫਰੀਕਾ ਦੇ ਹੁੰਦਿਆਂ ਤੇਲਗੂ ਬੋਲਦੇ ਆ ਕੇਰਲਾ ਬੋਲਦੇ ਆ ਪੰਜਾਬੀ ਹਿੰਦੀ ਬੂਟ ਭਾਸ਼ਾ ਵੰਨਗੀਆਂ ਵਿੱਚ ਕੁਸਤੂਮੇਰਾਨ ਨਾਲ ਗੱਲ ਕਰਦੇ ਆ

ਕੰਮ ਵਧੀਆ ਚੱਲ incentive ਬਣ ਗਿਆ salary ਦਾਹ ਹਾਜ਼ਰ ਹੈ ਪਰ ਫਿਰ ਵੀ ਜ਼ਿੰਦਗੀ ਥੋੜੀ ਠੀਕ ਕੈਲ ਰਹੀ ਆ ਤੇ ਕਾਫੀ time ਹੋ ਚੁਕਾ ਪੜਾਈ ਛੱਡੀ ਨੂੰ ਮਜਬੂਰੀ ਦੇ ਕਾਰਣ ਅਨਪੜ ਨੂੰ ਮਨ ਕਰਦਾ ਸੀ but ਤਕਲੀਫ਼ਾਂ ਦੁੱਖ ਆਏ ਜ਼ਿੰਦਗੀ ਚ ਆਰਥਿਕ ਸਥਿਤੀ ਅਹ ਵਧੀਆ ਨਹੀਂ ਸੀ ਜਿਸ ਕਰਕੇ ਅੱਗੇ ਮੇਂ ਪੜ੍ਹ ਨਹੀਂ ਪਾਈ ਪਰ ਫਿਰ ਵੀ ਕਾਫੀ ਵਧੀਆ ਸੀ ਅਕਾਲੀਆਂ ਵਧੀਆ ਮਹਿਸੂਸ ਕਰ ਲਿਆ ਕਿਉਂਕਿ ਮੈਂ ਆਪਣੇ ਭਰਾ ਨੂੰ ਰੱਖੜੀ ਦੀਆਂ ਵੋਟਾਂ ਦਾ ਨਾਮ ਤਾ ਰਹੀ ਆਂ ਪਰ ਅੱਜ ਕੱਲ ਕੁੜੀਆਂ ਦੀ ਵਾਰ ਉਹਦੇ ਨਾਲ ਗੱਲ ਬਾਤ ਹੁੰਦੀ ਹੈ ਜਿਸ ਕਰਕੇ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਨਾਲ ਓਹਨਾ ਦੀ ਅਣਬਣ ਰਹਿੰਦੀਆ ਲੜਾਈ ਝਗੜੇ ਹੁੰਦੇ ਨੇ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਕਿਉਂਕਿ ਘਰ ਦੀ ਮੰਨਦੇ ਨੀ ਵਿਆਹ ਲਈ ਬਹੁਤ ਜਾਦਾ problem ਆ ਨੇ ਅੱਜ ਦਾ ਟਾਈਮ ਬਹੁਤ ਜ਼ਿਆਦਾ ਬਦਲ ਗਿਆ

ਪਰ ਫਿਰ ਵੀ ਕੰਮ ਵਧੀਆ ਚੱਲ ਰਿਹਾ ਠੀਕ ਆ office ਦਾ ਕੰਮ ਬਹੁਤ ਡਾਕਟਰ ਦਾ ਕੰਮ call center ਦਾ ਪਰ ਮੈਂ ਸੋਚ ਰਹੀ ਹੈ ਭਾਵੇਂ ਸੜਕਾਂ ਦੀ ਮਦਦ ਲਈ ਅੱਗੇ ਕੁਝ ਉਹ ਕਰਦਾ ਦੇਖ ਦਿਆ ਅਗੇ ਜਿੰਦਗੀ ਦੇ ਵਿੱਚ ਕੀ ਬਨਣਾ ਰ ਦੇ ਬੋਲਦੇ ਆ ਵਿਆਹ ਕਰਵਾ ਵਾ ਲਵਾ ਪਰ ਮੈ ਵਿਆਹ ਕਿਵੇਂ ਕਰਾਵਾਂ ਲਵਾ ਕਿੰਨੀਆਂ ਮਜਬੁਰੀਆਂ ਨੇ ਮੈਂ ਸੋਚਦੀ ਆ ਮੈ ਆਪਦੇ ਪਰਿਵਾਰ ਦਾ ਸਹਾਰਾ ਬਣਾ ਮੈ ਓਹਨਾ ਨੂੰ ਅੱਗੇ ਅੱਗੇ ਕਰਾਂ ਇਕ ਤਾ ਜ਼ਿੰਦਗੀ ਦੇ ਵਿੱਚ ਨਾ ਇਕ ਅਹ ਭਰਾ ਹੋਣਾ ਬਹੁਤ ਜਾਦਾ ਜ਼ਰੂਰੀ ਹੈ ਅਗਰ ਭਰਾ ਹੀ ਨਹੀਂ ਹੁੰਦਾ ਤੇ ਡਰ ਰਹਿੰਦਾ ਬਇ ਘਰ ਦੀ ਜ਼ਿਮੇਂਦਾਰੀ ਕੌਣ ਚੁੱਕੂ ਮਾਂ ਬਾਪ ਨੂੰ ਕੌਣ ਸੰਭਾਲੂ ਕਿਉ ਕਿ ਰਿਸ਼ਤੇਦਾਰ ਤੇ ਖਾਂਦੇ ਪੀਂਦੇ ਨੇ ਲੱਤ ਮਾਰ ਦੇਂਦੇ ਨੇ ਦੇਖਦੇ ਆ ਅੱਗੇ ਜਿੰਦਗੀ ਦੇ ਵਿੱਚ ਕੀ ਬਣਦਾ ਅਗਰ ਵਿਆਹ ਕਰਵਾ ਲਿਆ ਘਰ ਦੇ ਬਰਤਨ ਮਾਂਜਣੇ ਮੰਨਿ ਜਾਣੈ ਮਨਿ ਕੋਇ ਜ਼ਿੰਦਗੀ ਅਧਿਕਾਰ ਦਿੱਤਾ ਗਿਆ ਹੁਣ ਜਿੰਦਗੀ ਨਹੀ ਕਹਿੰਦੇ ਉਨਹੂ ਕਹਿੰਦੇ ਨੇ ਬਰਬਾਦੀ ਜਿਵੇਂ ਵਿਆਹ ਦਾ ਲੱਡੂ ਡੱਡੂ ਖਤਮ ਹੋ ਗਏ ਭਾਈ ਸਾਹਿਬ ਦੀ ਨੀਂਹ ਖੜਾ ਉਹ ਵੀ ਪਛਤਾਇਆ ਪਤਨੀ ਜਿੰਦਗੀ ਵਿੱਚ ਵਿਆਹ ਕਰਵਾਉਣਾ ਕਿਉਂ ਜਰੂਰੀ ਹੈ ਕਿਉਕੀ ਵਿਆਹ ਕਰਵਾਉਣ ਦੀ ਕਾਤੀ ਹੂ ਕੁੜੀਆਂ ਦਾ ਘਰ ਛੱਡ ਕੇ ਦੂਸਰੇ ਘਰ ਜਾਂਦੀ ਹਰ ਮੁੰਡੇ ਪੱਖੀ ਬੈਠੀ ਰਹਿੰਦੀ ਹੈ ਫਿਰ ਆ ਕੇ ਕੁੜੀਆਂ ਦੇ ਮਾਂ-ਬਾਪ ਸਭਾਲਣ ਗੁਲਾਬੀ ਪਤਾ ਨਹੀਂ ਕਦੀ ਮੇਰਾ time ਬਰਬਾਦ ਹੋਗਿਆ ਕਦੀ ਜ਼ਿੰਦਗੀ ਹੈ ਕੁਛ ਨਹੀਂ ਜ਼ਿੰਦਗੀ ਦੇ ਵਿਚ ਫਾਸਟ ਬਿਆਨ ਜਨਮ ਲੈ ਲਿਆ ਬੜਾ ਕਾਰਲੀਆਂ ਬਾਰਾ ਜਮਾਤਾ ਪੜ ਲੀਆਂ ਉਸ ਤੋਂ ਬਾਦ ਫਿਰ ਛੋਟੋ ਮੋਤੀ job ਕਾਰਲ ਲਈ job ਕਰ ਛੋਟਈ ਮੋਤੀ ਨੌਕਰੀ ਕਰਨ ਤੋਂ ਬਾਦ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਵਾਲੇ ਬੱਚੇ ਪੈਦਾ ਕਰਨੇ ਬੱਚਿਆਂ ਨੂੰ ਸਾਂਭ ਲਿਆ ਉਸ ਵੱਲ ਫਿਰ ਬੁਢਾਪਾ ਆ ਗਿਆ ਪਿੜ ਵਿਚ ਜਾ ਕੇ ਕਹੋ ਨਿਹਾਲ ਮੰਜੇ ਤੇ ਪੈ ਗਈ ਹੋਰ ਕੋਈ ਕਾਮ ਨਹੀਂ ਹੋਂਦ ਇਸ ਲਈ ਯੋਗ ਵੀ ਸਹੀ ਕਹਿੰਦੇ ਨੇ ਰੱਬ ਨੂੰ ਤਾਹਨਾ ਚੱਕਦੇ ਪਰ ਕਈ ਹੋਰ ਧਰਮ ਜਾ ਰਹੀ ਉਮਰ ਤੋਂ ਪਹਿਲਾਂ ਮੁਲਾਇਮ ਰਹੇਗੀ ਇਹਦਾ ਨਹੀਂ ਹੋਣਾ ਚਾਹੀਦਾ ਉਮਰ ਹੋਗੇ ਹੈ ਆਪਦਾ ਸਾਰਾ ਕੁਝ ਦੇਖ ਕੇ ਪਰਿਵਾਰ ਨੂੰ ਉਸ ਤੋ ਬਾਅਦ ਮਰਨਾ ਚਾਹੀਦਾ ਪਰ ਨਹੀਂ ਅੱਜ ਕੱਲ੍ਹ ਦਾ ਛੋਟੀ ਛੋਟੀ ਉਮਰ ਵਿੱਚ ਹੀ ਦਸ ਸਾਲਾ ਬੱਚਾ ਇਕੱਲਾ ਮੈਂ ਤਰਕਸ਼ੀ ਮਹੀਨਿਆਂ ਦੇ ਧੂੰਏਂ ਦਾ ਬੱਚਾ ਮਰ ਜਾਂਦਾ ਬਸ ਕੁੱਝ ਇਹੋ ਜਿਹੇ ਗੀਤ ਵਿੱਚ ਸਫ਼ਲ ਜ਼ਿੰਦਗੀ ਚੋ ਦੁੱਧ ਕੱਪ ਤੀਸਰੇ ਦਿਨ ਵੀ ਨਹੀਂ ਕਿਹਾ ਜਾਂਦਾ ਹੈ ਚੱਲ ਫੇਰ ਵੀ ਜੋ ਰੱਬ ਕਰਦਾ ਸੀ ਘਰ ਦਾ ਪਤਾ ਨਾ ਲੱਗੇ ਕਿ ਰੱਬ ਨੇ ਕੀ ਕਾਰਨ ਹਨ ਪਰਮਾਤਮਾ ਦੇ ਸਹਾਰੇ ਛੱਡ ਰਿਹਾ ਸੀ ਦੋ ਕਾਰਨ ਹਨ ਪਹਿਲਾ ਚਲੋ ਇਹ ਤਾਂ ਮੇਰੀ ਰਾਮ ਕਥਾ ਸੀ ਦੇਖਦੇ ਆ ਗਏ ਜਿੰਦਗੀ ਦੇ ਵਿੱਚ ਕੀ ਕੀ ਬਣਦਾ ਹੈ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਣਗੇ ਕਈ ਗ਼ਲਤ ਲੱਗਦਾ ਕੰਮ ਖਤਮ ਸਭ ਖਤਮ ਹੋ ਗਿਆ ਇੰਨੀਆਂ ਇੰਨੀਆਂ ਚਿੰਤਵਾਣਾ ਨੇ ਇੰਟੀਆਂ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਪਰ ਫਿਰ ਵੀ ਪੁੱਤ ਤੇ ਭਰੋਸਾ ਰੱਖ ਕੇ ਖੁਦ ਨੂੰ ਇੱਕ ਬਣਾਉਣਾ ਪੈਂਦਾ ਕਿਉਂਕਿ ਇਹ ਜਿੰਦਗੀ ਆ ਕਈ ਵਾਰ ਤਾ ਸੋਚਦੀਆ ਖੁਦ ਕੁਸ਼ੀ ਕਰ ਨਾ ਖੁਦ ਕੁਸ਼ੀ ਕਰਨ ਨਾਲ ਕੀ ਹੁੰਦਾ ਉਹ ਵੀ ਤਾਂ ਆਤਮ-ਹੱਤਿਆ ਦੇ ਬਰਾਬਰ ਹਨ ਬੱਸ ਪਰ ਫਿਰ ਵੀ ਦੀ ਜੀਣਾ ਪਾਉਣ ਲਈ ਆਇਆ ਸੀ ਕਿ ਰੱਬ ਨੇ ਅਗਰ ਉਮਰ ਦਿੱਤੀ ਆ ਜਿੰਦਗੀ ਦਿੱਤੀ ਆ ਉਸਨੂੰ ਬਤਾਉਣਾ ਤਾ ਪੈਂਦਾ ਐ ਬਾਕੀ ਰੱਬ ਰਾਖਾ ਵਾਹਿਗੁਰੂ ਜੋ ਕਰੇ ਹੋਈ ਮੌਤ ਸੱਪ ਪਰਮਾਤਮਾ ਨੇ ਆਪ ਤਾਂ ਸਾਨੂੰ ਪਰਮਾਤਮਾ ਨੇ ਆਪਣੇ ਬੇਟਿਆਂ ਨੇ ਬੁਲਾ ਲੈਣਾ ਉਨੀ ਮਰਾ ਦੇਣਾ ਸਭ ਵਾਹਿਗੁਰੂ ਕਾ ਕੰਪਿਊਟਰ ਦਾ ਵਾਹਿਗੁਰੂ ਲਫਜ਼ ਸਾਖੀ ਦਾ ਦੇਣਾ ਦੇਵ ਸਾਖੀ ਨੂੰ ਛੁੱਟੀ ਹੈ ਕੇ ਨਹੀਂ ਦਿੰਦੇ ਅਗਰ ਟੁੱਟੀ ਹੋਈ ਤਾਂ ਮੈਂ ਗੁਰਦਵਾਰੇ ਜਰੂਰੀ ਜਾਉਗੀ ਕਣਕ ਘੱਟ ਕੇ ਘਰੋਂ ਦੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਧੁਪ ਬਹੁਤ ਖੁਸ਼ ਕੀਤਾ ਬਹੁਤ ਜਾਂਦਾ ਕੁਸ਼ ਅੰਮ੍ਰਿਤ ਛਕਾਇਆ ਸਿੰਘ ਸਜਾਏ ਸਿਰਫ ਗੁਰੂ ਜੀ ਨੇ ਆਪਣਾ ਪੂਰਾ ਪਰਿਵਾਰ ਆਪਣੀ ਵਾਰਤਾਲਾਪ ਦੇਖੋ ਆਪਨੀ ਵਾਰਤਾਲਾਪਾਂ ਨਾਮ ਬਿਨਾ ਜੋ ਆਪਣੇ-ਆਪ ਹੀ ਪ੍ਰਮਾਤਮਾ ਪ੍ਰਤੀ ਮੁਸ਼ਕਲਾਂ ਲੈ ਰੁੱਝੇ ਰਹੇ ਨੇ ਰੋਂਦੇ ਰਹਿਣੈ ਖੁਸ਼ ਨਹੀਂ ਕਰਦੇ ਹਰ ਰੋਜ਼ ਕੰਮ ਤੇ ਗਏ ਫਿਰ ਫੌਜੀ ਨੂੰ ਹੋਂਦ ਹੈ ਨਹੀਂ ਮਤਲਬ ਵੱਖ-ਵੱਖ ਥਾਈਂ ਹੋਏ ਜੀ ਨੂੰ ਕਿਸੇ ਹੋਰ ਦਾ ਭਲਾ ਕਰਦੀ ਹੀ ਤਨਖ਼ਾਹੀਆ ਜੋੜਾਂ ਦੇ ਨਿਯਮ ਦੀ ਸਾਨੂੰ ਲੋੜ ਨੀ ਆ ਪਰ ਕਿਸੇ ਦਾ ਪੁੱਤ ਹੁੰਦੇ ਨੇ ਨਾ ਕੁਛ ਕਰਨਾ ਐ ਨਾ ਜਿੰਦਗੀ ਵਿੱਚ ਆਪਾ ਆਪ ਦਾ ਈ ਕਰੀ ਜਾੰਦੇ ਆਪ ਦਾ ਈ ਕਰੀ ਜਾੰਦੇ ਹਰ ਹੋਈ ਬੰਦਾ ਸੋ ਵਿਚੋਂ ਨਾ ਪੰਜਾਹ ਬੰਦੇ ਹੁੰਦੇ ਜੋ ਸਿਰਫ ਦੂਜਿਆ ਦਾ ਕਰ ਦਵਾ ਬਾਕੀ ਸਿਰਫ ਆਪ ਦੇ ਲਈ ਕਰਦੇ ਨੇ but ਸਿਰ ਵੀ ਅਹਿ ਹੈ ਜ਼ਿੰਦਗੀ ਆ ਝੱਲਣੀ ਪੈਣੀ ਆ ਇਹਨੂੰ ਚਲਾਨੀ ਪੈਣੀ ਆ ਬਾਕੀ ਓ ਪਰਮਾਤਮਾ ਦੇ ਹੱਥ ਤਾਂ ਪਰਮਾਤਮਾ ਨੇ ਭੇਜ ਦਿਓ ਹਨੇਰੀ ਵੀ ਕਰਦੇ ਹਨ ਸਾਬਕਾ ਯੂ ਦੋ ਗੱਲਾਂ ਉੱਪਰ ਵਾਲੇ ਨੇ ਕੱਲ੍ਹ ਨਵਾਂ ਨਾਵਲ ਟੋਭੇ ਫ਼ੂਕ ਪੱਤਾ ਵੀ ਨਹੀਂ ਹਿੱਲਦਾ ਬਾਕੀ ਉਹ ਰੱਬ ਰਾਖਾ ਪਰਮਾਤਮਾ ਦੇ ਹੱਥ ਡੋਰਾ ਨੇ ਉਹੀ ਕਰਨਾ ਹੀ ਅੱਗੇ ਲੈ ਜਾਉ ਮਸ਼ਹੂਰ ਤੇ ਮਕਬੂਲ ਗੱਲ ਬਾਤ ਹੈ ਅਹਿ ਹੈ ਗੱਲਾਂ ਸੀ ਮੇਰੇ ਕੋਲ ਦੋ ਚਾਰ ਬਾਕੀ ਓਹ ਪਰਮਾਤਮਾ ਹੀ ਜਾਣੇ ਕੀ ਹੋਣਾ ਕਿ ਨਹੀਂ ਹੋਣਾ ਅਗਲੇ ਜਨਮ ਦਿੱਤਾ ਅੱਗੇ ਮਿਲਾਇ ਜੀਉ ਅੱਗੇ ਵੀ ਕੁਛ ਕਰਵਾ ਦੂ ਫਿਲ ਹਾਲ ਤਾ ਮੈ ਬੀਏ ਕਰ ਰਹੀ ਆ ਉਹ ਗ੍ਰੇਜੁਏਸ਼ਨ ਹੋਜੁਗੀ ਉਸ ਤੋਂ ਬਾਅਦ ਜ਼ਿੰਦਗੀ ਵਿੱਚ ਪਤਨੀ ਵਿਆਹ ਹੋਵੇ ਬੱਚੇ ਸਾਹਮਣੇ ਪਤਾ ਨਹੀਂ ਕੀ ਕਰਨਾ ਸੀ ਤਾਂ ਬੜਾ ਖਰਾਬ ਆ ਤਾਂਹੀ ਰੱਬ ਰਾਖਾ ਪਸਾਰਾ ਵਾਹਿਗੁਰੂ ਦੇ ਕਰੂਰੰ ਲਈ ਉਹਦੀ ਰਜਾ ਚ ਹੀ ਰਜਾ ਬਣਾ ਕੇ ਰੱਖਣੀ ਆ ਮੇਰੇ ਵਾਹਿਗੁਰੂ ਦਾ ਦਿਲ ਬਹੁਤ ਬੜਾ ਬਹੁਤ ਬੜਾ ਰੱਬ ਸਭ ਦਾ ਭਲਾ ਕਰੇ ਵਾਹਿਗੁਰੂ ਸਭ ਦਾ ਭਲਾ ਕਰੇ ਤੁਹਾਡਾ ਵੀ ਭਲਾ ਕਰੁ ਰੱਬ ਤੁਹਾਨੂੰ ਵੀ ਖੁਸ਼ੀਆ ਬਖਸ਼ ਸਬ ਨੂੰ ਖੁਸ਼ੀਆਂ ਬਖਸ਼ੇ ਚਲੋ ਫਿਰ ਮਿਲਦੇ ਹਾਂ

ਹੈਂ

ਮੈਨੂੰ ਤਾਂ ਆਹੀ recordings ਹੈ ਅੱਛਾ ਵਾਲੋਂ ਕੋ ਬੋਲ ਦੇ ਵੋ ਨਾ ਕਰੇ ਹਮ ਜਾਏਂਗੇ ਕਰੇਂਗੇ ਨਹੀਂ ਕਿ ਆਹੀ ਰਿਕਾਰਡਿੰਗ ਹੈ ਬੈਟਰੀ ਥੋੜੀ ਰਹਿ ਗਈ screenshot ਭੇਜ ਤੇ ਓਹਨੂੰ whatsapp ਤੇ ਬੈਟਰੀ ਬਾਲੀ ਘੱਟ ਹੈ ਕੋਈ ਨਾ ਬਾਕੀ ਕਲ ਨੂੰ ਕਰ ਲਾਂਗੇ ਯਾਰ ਨੀਂਦ ਆ ਰਹੀ ਹੈ ਕਿ ਕਹਿੰਦਾ ਉਹ ਤਾਂ ਕਹਿੰਦਾ ਪੂਰੀਆਂ ਕਰੋ ਹਨ ਨਹੀਂ ਪੂਰੀਆਂ ਕਰੋ ਬੀਰੇ, ਸਾਰੀ ਦਿਹਾੜੀ ਲੰਘਾਤੀ, ਕਹਿ ਪਹਿਲਾਂ ਤਾ ਦਸਿਆ ਨੀ

ਮੈਨੂੰ ਪਤਾ ਨਾ ਮੈਂ ਪਹਿਲਾਂ ਹਫਤਾ ਇਹਦੇ ਨਾਲ ਹੀ ਕਰੀਆਂ ਨੇ ਰਿਕਾਰਡਿੰਗਾ ਕਿਹਦੇ ਨਾਲ? ਮਾਮੇ ਨਾਲ?

ਬਾਲਾ ਪੰਗਾ ਯਾਰ ਇਹਦਾ ਹੋਰ ਬਾਕੀ ਲਾਈਟ ਨੀ ਨਾ ਹੈਗੀ, ਜੇ ਲਾਈਟ ਹੋਵੇ ਫੇਰ ਤਾਂ ਮੈਂ ਸਾਰੀ ਦਿਹਾੜੀ ਹੀ ਲੰਘਾ ਦਵਾਂ

ਲਾਈਟ ਨੀ ਹੈਗੀ, ਗਰਮੀ ਵੀ ਹੋਂਦੀ ਹੈ

ਬਾਹਰ ਜਾਨੇ ਹਾਂ ਖੂਨ ਖਰਾਬਾ ਜੇਹਾ ਟ੍ਰੈਕ੍ਟਰ ਲੰਘਦੇ ਹੈ ਆ ਗਿਆ ਲੰਘ ਗਿਆ ਮਰ ਗਿਆ ਕੁੜੀਆਂ ਕਰੀ ਜਾਂਦੇ ਹੈਂ

ਇਹ ਤਾਂ ਕਹੀ ਜਾਊਗਾ ਹੂੰ ਹੋਰ ਫੇਰ

ਫਿਰਦਾ ਪਿਆ ਹੱਥ ਚ ਪੈਸੇ ਪੁੱਜੀ ਜਾਂਦੇ ਹੈ ਨਾ ਮੋਦੀ ਬਣਿਆ ਬੈਠਾ ਥਾ

ਹੱਥ ਚ ਪੈਸੇ ਡਿੱਗੀ ਜਾਂਦੇ ਨੀ ਨਾਲ ਉਹ ਕਮਾਈ ਜਾਂਦਾ ਵਧੀਆ ਕੰਮ

ਮੋਦੀ ਬਣਿਆ ਬੈਠਾ ਹੁਣ ਤਾਂ

ਹੋਰ ਕਿ ਕਰੀਏ ਭਾ ਪਹਿਲਾਂ ਕਹਿੰਦਾ ਪੂਰੀਆਂ ਕਰ recordings

ਕਰਾ ਕਰੋ ਕਹਿੰਦਾ ਬੋਲੀ ਜਾਓ, ਤੁਸੀਂ ਆਪ ਦੋਨੋ ਜਾਣੇ ਹੁਣ ਕਿ ਕਰਣਾ ਮੈਂ ਤਾਂ ਪਰਸੋਂ ਦਾ sim ਹੀ ਬੰਦ ਕਰ ਰੱਖਿਆ

ਆਪਦਾ ਪੱਕਾ ਨੰਬਰ ਵੀ ਬੰਦ ਕਰ ਰੱਖਿਆ ਮੈਂ

ਕੋਈ ਫੋਨ ਆਇਆ ਨਾ ਫੇਰ ਕੱਟੇ ਜਾਂਦੇ ਨੇ ਕਈ ਬਾਰ ਮੈਨੂੰ ਕਾਲ ਲੱਗੀ ਅੱਛਾ ਤਾਂ ਬੰਦ ਹੀ ਕਰਤਾ

ਬੰਦ ਹੀ ਕਰਨਾ ਸੀ ਦੱਸ ਮਿੰਟ ਵੀ light ਆ ਜਾਏ ਨਾ ਸਾਰਾ ਲੱਗ ਜੁ

ਹਾਂ ਹਾਂ ਹਾਂ ਕਿੰਨ percent ਰਹਿ ਗਈ ਬੈਟਰੀ ਬੈਟਰੀ ਰਹਿ ਗਈ ਦੇਖਦਾ ਮੈਂ ਇਕ ਮਿੰਟ ਤੈਨੂੰ ਦਸਦਾ ਮੈਂ ਕਿੰਨੇ percent ਹਿ ਗਈ ਸਤਾਰਾਂ percent ਪਈ ਹੈ

ਫੇਰ ਤਾ ਤਾਂ ਮੈਨੂੰ ਲਗਦਾ ਉੱਡਜੂ ਤੇਰੀ

ਓਹੀ ਤਾ ਗੱਲ ਹੈ

ਹੂੰ ਕਦੇ ਕਿ ਦੇਖ ਲਿਆ, ਕਦੇ ਕਿ ਦੇਖ ਲਿਆ, ਕਦੇ ਕਿ ਦੇਖ ਲਿਆ

ਹੋਰ ਫੇਰ

ਫੁੱਲਾਂ ਤੇ ਆ ਏਹੀ ਫੁੱਲਾਂ ਤੇ ਹੈ, ਕਹਿੰਦਾ ਗਾਹਾਂ ਲਈਆਂ ਨੇ ਫੁੱਲਾਂ ਦੋ ਭੁਲਕੇ

ਕੋਈ ਨੀ ਲਹਿੰਦੀ

ਇਹ ਤਾਂ ਐਵੇਂ ਹੀ ਹੈ, ਧੁਲਾ ਕਰ ਕੇ ਚੜਾਈ ਹੋਈ ਹੈ, ਇਹ ਕਿਵੇਂ ਲੇਹੁਗੀ? ਹੁਣ ਧੁਲਾ ਥਲੋਂ ਕੱਟਤਾ

ਹੋਰ ਫੇਰ ਲੋਟ ਆਂ ਵਧੀਆ ਪੂਰੇ ਨਜ਼ਾਰੇ ਤੈਨੂੰ ਦਸਿਆ ਤਾਂ ਹੈਗਾ ਮੱਛਰ ਹੀ ਬਾਲਾ ਹੈ

ਬਾਲਾ ਜ਼ਿਆਦਾ ਹੋਇਆ ਪਿਆ ਮੱਛਰ ਬਾਲਾ ਥੋਡੇ ਤਾਂ ਉਰੇ, ਖੇਤਾਂ ਜੇ ਕਰਕੇ ਵੀ ਬਾਲਾ ਹੋਊਗਾ ਨਾ ਹਾਂ ਬਾਕੀ ਆਪਣਾ ਫਿਰਨੀ ਤੇ ਘਰ ਆ ਗਿਆ ਨਾ ਤਾਂ ਕਰ ਕੇ ਵੀ ਵਧਦਾ ਹੈ

ਬਾਕੀ ਖੇਤ ਚ

ਇੱਕ ਇਹ ਮਸ਼ੀਨ ਚਲੀ ਜਾਂਦੀ ਹੈ, ਨਾਲ ਹੀ ਆਪਣੇ ਘਰ ਦੇ ਸਾਹਮਣੇ

ਉਹ ਗਏ ਹੋਏ ਨੇ ਕੀਤੇ ਆਪ, ਬਾਹਰੋਂ ਤੂੜੀ ਕਰਿ ਜਾਂਦੇ ਹੈਂ

ਇਹ ਤਾਂ ਓਹਨਾ ਦਾ ਹੀ ਹੈ ਮੁੰਡਾ ਬਾਹਰ ਗਿਆ ਹੋਇਆ ਨਾ

ਇੱਕ ਡਾਕਟਰ ਹੈਗਾ, ਕਦੇ ਕਿਧਰ, ਕਦੇ ਕਿੱਧਰ ਉਹ

ਕੱਲੇ ਹੀ ਫਿਰਦਾ ਰਹਿੰਦਾ, ਕਦੇ ਕਿਥੇ, ਕਦੇ ਕਿਥੇ

ਸਾਰੇ ਸੌਂ ਗਏ ਹੁਣ ਤਾਂ ਭੂੰਡ ਤਾਂ ਨੀ ਸੌਂਦੇ ਹੋਣੇ, ਆਪ ਸੌਂਦੇ ਹੋਣੇ

ਜਿਹੜੇ ਗੱਲਾਂ ਕਰਦੇ ਨੇ ਉਹ ਕੁੜੀਆਂ ਨਾਲ, ਜਿਹੜੇ ਗਲਤ ਨੇ ਨਾ, ਘਰਦੇ ਕਹਿਣਾ ਮੈਂ ਤਾਂ ਉਹ ਤਾਂ ਸੌਂ ਗਏ ਹੋਣੇ, ਇਨ੍ਹਾਂ ਕੁ time ਅੱਠ ਵਜੇ ਦੀ ਨੀਂਦ ਆ ਜਾਂਦੀ ਹੈ, ਕੰਮਾਂ ਕਾਰਾਂ ਚ ਯਾਰ ਬਾਲਾ ਉਹ ਹਾਂ ਨਾ

ਆਹ ਮੇਰੇ ਵਰਗਾ ਬਾਲੇ ਹੀ ਗਿਣੀ ਜਾਂਦਾ ਆਰਾਮ ਨਾਲ ਬੈਠੇ ਵੀ ਕਿੰਨੇ ਹੈ

ਕਿ ਕਹਿੰਦਾ ਹੈ ਹੁਣ ਕਰਮ ਕਹਿੰਦਾ ਸਾਰੀਆਂ ਕਰੋ ਪੂਰੀਆਂ ਹੁਣ ਮੈਂ ਤੈਨੂੰ ਦਸ ਤਾ ਬਾਪੂ ਤੈਨੂੰ ਐਵੀਂ ਪਤਾ ਕਰ ਲੱਗਾ ਬਈ ਕੌਣ ਬਣਦਾ ਬਾਲਾ ਹੋਰ ਯਾਰ ਆਹੀ recording ਕਰਾਂਗੇ, ਮੈਂ ਤਾਂ ਆਪ ਘਰੇ ਜਾ ਕੇ ਸੁਣਨੀ ਹੈ ਉਹ ਮੱਛਰ ਬਾਲਾ ਲੜਦਾ, ਹੋਰ ਕੁਛ ਨੀ

ਕੰਬਲ ਦਾ ਲਵੇ ਲਗ ਗਿਆ ਕੰਮ ਹਾਂ, ਲਗ ਗਿਆ ਲਵੇ ਤਾਂ

ਹਾਂ

ਏ ਚੌਥੀ ਸਤਵੀਂ ਦਾ ਕਲ ਨੂੰ ਹੋਊਗਾ ਹਾਂ ਉਹ ਹੁਣ ਸੂਰਜ ਤਾਂ ਦੁਬਾਰਾ ਚੜ੍ਹਨ ਵਾਲਾ ਹੈ ਸੂਰਜ ਦੁਬਾਰਾ ਚੜ੍ਹਨ ਵਾਲਾ ਹੋ ਰਿਹਾ

ਹੋਰ ਇਹ ਤਾਂ ਟੋਹਰ ਨਾਲ ਬੈਠਾ ਮਾਨ ਸੰਗ ਨੀ ਕਰੀ ਟੋਹਰ ਨਾਲ ਹੈਂ ਹੋਰ ਹੁਣ ਦਸ ਦਸ ਰੁਪਇਆਂ ਧਾਨੇ ਗਿਰੀ ਜਾਂਦਾ ਹੈ ਪੰਦਰਾਂ ਦੀ ਦਿਹਾੜੀ ਪਈ ਜਾਂਦੀ ਹੈ, ਵਧੀਆ ਬੱਚਤ

ਟੀਮਾਂ ਬਣਾ ਰੱਖੀਆਂ i p l ਵਾਂਗੂ, ਖੇਡਦਾ ਮੂਰੇ, ਚੋਟੀ ਦੇ ਖਿਡਾਰੀ ਲਾ ਰੱਖੇ ਨੇ

ਚੋਟੀ ਦੇ ਖਿਡਾਰੀ ਹਾਂ

ਲਗ ਰਿਹਾ ਬਈ, ਇਹ ਤਾ ਖੇਡਣਾ ਆਪਾਂ ਨੂੰ ਫਸਾ ਰੱਖਿਆ ਉਰੇ

i p l ਜੀ ਜਿਹੜੀ ਉਹ ਅਆਆ ਸਾਰੇ ਖੇਲ ਲੈਂਦੇ ਨੈਣਾ ਨਾਲ

ਜਦੋਂ ਆਪਣੀ ਵਾਰੀ ਆਏਗੀ, ਆਪਾਂ ਨੀ ਖਰਚਾ ਕਰਨਾ